ਅਹ ਹਾਂਜੀ ਫਿਰ ਸਿੱਖ ਨੂੰ ਹਰੇਕ ਸਿੱਖ ਨੂੰ ਮਤਲਬ ਫਿਰ ਕਿਹਾ ਗਿਆ ਸੀ ਕਹਿੰਦੇ ਵੀ ਕੇਸ, ਕੰਘਾ, ਕੜਾ, ਕਿਰਪਾਨ ਤੇ ਕੱਛ ਦੀ ਧਾਰੀ ਧਾਰੀ ਹੋਣ ਦੀ ਆਗਿਆ ਕਰ ਹੋਈ ਸੀ, ਵੀਹ ਹਜ਼ਾਰ ਤੋਂ ਵੱਧ ਫਿਰ ਲੋਕਾਂ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕ ਕੇ ਮਤਲਬ ਪੂਰੇ ਵਿਸਵਾਸ਼ ਪ੍ਰਗਟ ਨਾਲ ਜਿਹੜੇ ਗੁਰੂ ਦੇ ਹੁਕਮ ਸੀ ਉਹਨਾਂ ਨੂੰ ਮੰਨਿਆ ਸੀ, ਗੁਰੂ ਆਪੇ ਗੁਰੂ ਹੈ ਆਪੇ ਗੁਰ ਚੇਲਾ ਹੈ ਮਤਲਬ ਇਹ ਸ਼ਬਦ ਗੁਰੂ ਜੀ ਨੇ ਕਹੇ ਸੀ ਫਿਰ ਖਾਲਸੇ ਦੇ ਨਿਯਮ ਜਿਹੜੇ ਪੰਜ ਕੜੇ ਕੜਾ, ਜਿਵੇਂ ਪੰਜ ਕੱਕੇ ਕਹਿ ਸਕਦੇ ਹਾਂ ਜਿਹਨਾਂ ਨੂੰ, ਜਿਹੜੇ ਗੁਰੂ ਸਾਹਿਬ ਨੇ ਹੁਕਮ ਕੀਤੇ ਸੀ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

ਚਲੋ ਬਾਕੀ ਤਾਂ ਮੈਨੂੰ ਇਹਨਾਂ ਬਾਰੇ ਪਤਾ ਹੀ ਹੈ but ਜੇ ਮੈਨੂੰ ਕੁਛ ਅੱਗੇ ਨਾ ਪਤਾ ਲੱਗਿਆ ਤਾਂ ਮੈਂ ਤੁਹਾਨੂੰ call ਕਰਾਂਗੀ, ਠੀਕ ਹੈ।

Hello

ਹਾਂਜੀ ਹਾਂਜੀ ਮੈਂ ਵਧੀਆ, ਤੁਸੀਂ ਦੱਸੋ ਤੁਸੀਂ ਕਿਵੇਂ ਹੋ? ਬਸ ਵਧੀਆ ਵਧੀਆ, ਤੁਸੀਂ ਦੱਸ ਹੋਰ ਘਰ ਪਰਿਵਾਰ ਸਭ ਠੀਕ ਹੈ? ਹਾਂਜੀ ਹਾਂਜੀ ਸਾਰੇ ਵਧੀਆ। ਠੀਕ ਆ ਤੇ ਮੈਂ ਤੁਹਾਨੂੰ ਪੁੱਛਣਾ ਸੀਗਾ ਦੀਪ ਸਿੱਧੂ ਜੀ ਬਾਰੇ।

ਹਾਂ ਹਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਦੀਪ ਸਿੱਧੂ ਦੇ ਬਾਰੇ ਕਿ ਦੀਪ ਸਿੱਧੂ ਜਿਹੜਾ ਸੀ ਉਹ ਮਤਲਬ ਇੱਕ ਨਾ ਉਹ ਸੀ ਇੱਕ ਅਭਿਨੇਤਾ ਵੀ ਆ ਤੇ ਤੇ ਇੱਕ ਮਤਲਬ ਵਕੀਲ ਵੀ ਰਹਿ ਚੁੱਕਿਆ ਵਾ, ਤੇ ਇੱਕ ਕਾਰਕੂਨ ਵੀ ਹੈ। ਅੱਛਾ।

ਜਿਹੜਾ ਦੀਪ ਸਿੱਧੂ ਆ ਉਹਨੇ ਕਿ ਅਹ ਮਤਲਬ ਫਿਲਮਾਂ ਵਿੱਚ ਕੰਮ ਕੀਤਾ ਸੀ, ਸਿੱਧੂ ਨੇ ਜਿਹੜੀ ਆਪਣੀ ਪਹਿਲੀ film ਆ, ਜਿਹ ਤੇ career ਦੀ ਆਪਣੀ ਸ਼ੁਰੂਆਤ ਕੀਤੀ ਆ ਉਹ ਕੀਤੀ ਸੀ ਰਮਤਾ ਜੋਗੀ ਦੇ ਨਾਲ ਤੇ ਜਿਹਦਾ ਨਿਰਮਾਣ ਜਿਹੜਾ ਆ, ਮਤਲਬ ਅਭਿਨੇਤਾ ਜਿਹੜਾ ਧਰਮਿੰਦਰ ਆ, ਉਹਨੇ ਆਪਣੇ ਬੈਨਰ ਵਿਜੇਤਾ film ਮਤਲਬ ਦੇ ਹੇਠਾਂ ਕੀਤਾ ਸੀ। ਅੱਛਾ ਅੱਛਾ।

ਤੇ ਇਹਨਾਂ ਦਾ ਆਰੰਭਿਕ ਜੀਵਨ ਕਿਵੇਂ ਸੀ, ਕੀ ਸੀ ਦੱਸ ਸਕਦੇ ਹੋ ਇਹਨਾਂ ਦੇ ਮਾਤਾ ਦਾ ਨਾਮ ਵਗ਼ੈਰਾ?

ਜੀ ਅਹ ਸਿੱਧੂ ਦਾ ਜਿਹੜਾ ਜਨਮ ਆ ਉਹ ਦੋ ਅਪ੍ਰੈਲ

ਉੱਨੀ ਸੌ ਚੁਰਾਸੀ ਨੂੰ ਮੁਕਤਸਰ ਪੰਜਾਬ ਦੇ ਵਿੱਚ ਮਤਲਬ ਇੱਕ ਸਿੱਖ ਪਰਿਵਾਰ 'ਚ ਹੋਇਆ, ਤੇ ਉਹਨੇ, ਪਟਿਆਲਾ ਦੀ university ਤੋਂ ਜਿਹੜੀ ਸੀ ਉਹ law ਦੀ degree ਪ੍ਰਾਪਤ ਕੀਤੀ ਸੀ। ਅੱਛਾ ਠੀਕ ਆ। ਤੇ ਇਹਨਾਂ ਦੇ ਕਰੀਅ~ career ਬਾਰੇ ਦੱਸ ਸਕਦੇ ਹੋ, ਇਹਨਾਂ ਨੇ ਕੀ ਕੀ ਕੀਤੇ ਆ, ਕਿਵੇਂ startup ਕੀਤਾ? ਹਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਇਹਨਾਂ ਦੇ career ਬਾਰੇ ਕਿ ਅਹ ਇਹਨਾਂ ਆਪਣਾ ਜਿਹੜਾ acting ਦਾ career ਆ, ਉਹ ਸ਼ੁਰੂ ਕਰਨ ਤੋਂ ਪਹਿਲਾਂ ਇਹ ਇੱਕ model ਹੁੰਦੇ ਸੀ model ਵਜੋਂ ਇਹ ਮਤਲਬ ਕੰਮ ਕਰਦੇ ਤੇ ਫਿਰ ਇਹਨਾਂ ਨੇ ਇੱਕ ਵਕੀਲ ਵਜੋਂ ਕੰਮ ਕੀਤਾ ਹਨਾ, ਤੇ ਥੋੜ੍ਹੇ ਸਮੇਂ ਲਈ ਇਹਨਾਂ ਨੇ ਜਿਹੜੀ ਵਕਾਲਤ ਸੀ ਉਹ ਕੀਤੀ ਆ, ਮਤਲਬ ਜ਼ਿਆਦਾ ਸਮਾਂ ਨੀ ਇਹਨਾਂ ਨੇ ਕੀਤੀ ਥੋੜ੍ਹੇ time ਹੀ ਕੀਤੀ ਆ। ਅੱਛਾ।

ਤੇ modeling 'ਚ ਕਿੱਦਾਂ ਮਤਲਬ ਇਹਨਾਂ ਨੇ startup ਕੀਤਾ ਸੀ ਦੱਸ ਸਕਦੇ ਹੋ?

mister sorry ਅਰ ਮਿਸਟਰ ਇੰਡੀਆ ਵਿੱਚ ਹਿੱਸਾ ਲਿਆ, ਤੇ ਦੋ ਹਜ਼ਾਰ ਛੇ ਵਿੱਚ mister ਅਹ personality ਤੇ mister talented ਬਣੇ ਸੀ, ਤੇ ਸਿੱਧੂ ਨੇ ਮੁੰਬਈ ਵਿੱਚ ਹਿੰਮਤ ਤ੍ਰਿਵੇਦੀ, ਰੋਹਿਤ ਗਾਂਧੀ ਵਰਗੇ ਜਿਹੜੇ ਹੋਰ ਡਿਜਾਇਨਰਾਂ ਲਈ ਵੀ ramp walk ਕੀਤਾ, ਤੇ ਉਹਨੇ ਨਾ ਦੋ ਹਜ਼ਾਰ ਗਿਆਰਾਂ ਵਿੱਚ, ਕਿੰਗਫਿਸ਼ਰ model hunt ਪੁਰਸਕਾਰ ਵੀ ਜਿੱਤਿਆ ਸੀ, ਅੱਛਾ।

ਤੇ ਮੈਂ ਸੁਣਿਆ ਇਹਨਾਂ ਨੇ modeling ਛੱਡ ਦਿੱਤੀ ਸੀ, ਤੇ ਵਕਾਲਤ ਵੱਲ ਚਲੇ ਗਏ ਸੀਗੇ, ਤੇ ਫਿਰ ਇਹਨਾਂ ਨੇ ਅੱਗੇ ਕੀ ਕੀਤਾ ਸੀ ਦੱਸ ਸਕਦੇ ਹੋ? ਹਾਂ ਹਾਂ ਜ਼ਰੂਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਕਿ ਇਹਨਾਂ ਨੇ ਨਾ ਅਹ Modeling ਵਿੱਚ ਆਪਣੇ career ਦੀ ਮਤਲਬ ਜਦੋਂ ਕਹਿ ਸਕਦੇ ਹਾਂ ਕਿ ਤਰੱਕੀ ਮਤਲਬ ਉੱਥੋਂ ਅਸਤੁਸ਼ਟ ਸੀ ਮਤਲਬ ਉਹਨਾਂ ਨੂੰ ਉੱਥੋਂ ਕੋਈ ਫ਼ਾਇਦਾ ਨੀ ਹੋਇਆ ਜ਼ਿਆਦਾ modeling ਤੋਂ ਤੇ ਇਸ ਕਰਕੇ ਉਹ ਵਕਾਲਤ ਵੱਲ ਫਿਰ ਮੁੜ ਆਏ। ਤੇ ਉਹਨਾਂ ਜਿਹੜੀ ਪਹਿਲੀ placement ਸੀ, ਉਹ ਸਹਾਰਾ ਇੰਡੀਆ ਪਰਿਵਾਰ ਦੇ ਨਾਲ ਕਾਨੂੰਨੀ ਸਲਾਹਕਾਰ ਵਜੋਂ ਹੋਈ ਸੀ ਤੇ ਉਹਨੇ ਆਪਣੀ ਬ੍ਰਿਟਿਸ਼ law firm ਜਿਹੜੀ ਉਹ ਹੈਮੰਡਜ ਦੇ ਨਾਲ ਵੀ ਕੰਮ ਕੀਤਾ ਸੀ, ਜਿਹਨੇ ਡਿਜਨੀ, ਸੋਨੀ ਤੇ ਹੋਰ ਜਿਹੜੇ ਹੋਲੀਵੁਡ studio ਦੇ ਖਾਤਿਆਂ ਦਾ ਪ੍ਰਬੰਧਨ ਕੀਤਾ ਸੀ ਤੇ ਨਾ ਸਿੱਧੂ ਨੇ ਫਿਰ ਸਾਢੇ ਤਿੰਨ ਸਾਲਾਂ ਲਈ ਬਾਲਾ ਜੀ telefilm ਅਹ films ਦਾ ਕਾਨੂੰਨੀ ਮੁੱਖੀ ਬਣਿਆ ਸੀ ਤੇ ਬਾਲਾ ਜੀ telefilm ਦੀ ਜਿਹੜੀ ਸੰਯੁਕਤ managing director ਆ, ਤੇ ਰਚਨਾਤਮਕ ਮੁੱਖੀ ਏਕਤਾ ਕਪੂਰ ਨੇ ਉਹਨੂੰ ਕਿਹਾ ਸੀ ਕਿ ਉਹਨੂੰ acting ਕਰਨੀ ਚਾਹੀਦੀ ਆ ਪਰ ਉਹ ਸਮੇਂ ਤੇ ਉਹਨੇ ਮਤਲਬ ਸੁਝਾਅ ਜਿਹੜਾ ਸੀ ਉਹ ਤੁਰੰਤ ਉਹਨੇ ਅਮਲ ਨਹੀਂ ਕੀਤਾ ਉਹ ਤੇ ਤੇ ਪਰ

ਅੱਛਾ ਤੇ ਤੁਸੀਂ ਦੱਸ ਸਕਦੇ ਹੋ ਉਹਨੇ acting ਦੀ ਸ਼ੁਰੂਆਤ ਕਿਵੇਂ ਕੀਤੀ ਤੇ ਕਿਹੜੀ ਪਹਿਲੀ ਉਹਨਾਂ ਦੀ picture ਸੀ ਤੇ ਕਦੋਂ ਆਈ ਸੀ।

ਤੇ ਕਿਵੇਂ ਉਹ ਮਤਲਬ ਮਸ਼ਹੂਰ ਹੋਏ ਸੀ acting 'ਚ ਹਾਂ ਹਾਂ ਜ਼ਰੂਰ ਅਹ ਇਹਨਾਂ ਨੇ ਨਾ ਅਹ ਜਿੱਦਾਂ ਮੰਨ ਲਓ ਅਹ ਸਿੱਧੂ ਨੇ ਰਮਤਾ ਜੋਗੀ film 'ਚ ਆਪਣੀ acting ਦੀ ਸ਼ੁਰੂਆਤ ਕੀਤੀ ਸੀ, ਜਿਹਦੇ ਸਦਕਾ ਉਹਨੂੰ ਕਿ ਅਹ ਦੋ ਹਜ਼ਾਰ ਛੋਲਾਂ ਦੇ ਵਿੱਚ ਪੰਜਾਬੀ ਸਿਨੇਮਾ ਵਿੱਚ ਸਰਵੋਤਮ ਪੁਰਸ਼ debut ਲਈ PTC film ਅਹ ਪੰਜਾਬੀ film award ਵੀ ਮਿਲਿਆ ਸੀ, ਤੇ ਫਿਰ ਉਹਨੇ ਜ਼ੋਰਾ ਦਸ ਨੰਬਰੀਆ, ਤੇ ਦੋ ਹਜ਼ਾਰ ਸਤਾਰਾਂ 'ਚ ਕੀਤੀ ਸੀ ਤੇ ਉਹ ਤੋਂ ਵੀ ਉਹਨੂੰ ਬੜਾ ਵੱਡਾ ਮਤਲਬ ਬਹੁਤ ਪ੍ਰਭਾਵ ਛੱਡਿਆ ਉਹਨੇ ਵੀ ਉਹ film ਦਾ ਕਾਫ਼ੀ ਮਤਲਬ ਜਾਣੀ ਵਧੀਆ ਰਹੀ ਤੇ ਉਹ ਤੋਂ ਬਾਅਦ ਉਹਨੇ ਫਿਰ ਰੰਗ ਪੰਜਾਬ ਜੋ ਹਜ਼ਾਰ ਅਠਾਰਾਂ 'ਚ ਫਿਰ ਉਹਨੇ ਸਾਡੇ ਆਲੇ, ਦੋ ਹਜ਼ਾਰ ਅਠਾਰਾਂ 'ਚ, ਫਿਰ ਉਹਨੇ ਦੇਸੀ ਦੋ ਹਜ਼ਾਰ ਉੱਨੀ 'ਚ, ਫਿਰ ਉਹਨੇ ਅਹ ਜ਼ੋਰਾ ਦਾ second chapter ਜਿਹੜਾ ਸੀ ਅਹ ਅਹ ਇਹ ਸਾਰੀਆਂ ਫਿਲਮਾਂ ਜਿਹੜੀਆਂ ਉਹ ਕੀਤੀਆਂ ਇਹ 'ਚ ਉਹਨਾਂ ਨੇ ਆਪਣੀ acting ਜਿਹੜੀ ਆ ਉਹ ਜ਼ਾਰੀ ਰੱਖੀ। ਅੱਛਾ ਤੇ ਮੈਂ ਸੁਣਿਆ ਉਹ ਰਾਜਨੀਤੀ ਦੇ ਵਿੱਚ ਆਏ ਸੀ ਤੇ ਉਹਨਾਂ ਨੇ ਆਮ ਚੌ~ ਭਾਰਤੀ ਆਮ ਚੌਣਾਂ ਵੀ ਕੀਤੀਆਂ। ਕੀ ਹੋਇਆ ਸੀ ਦੱਸ ਸਕਦੇ ਹੋ? ਜ਼ਰੂਰ ਅਹ ਇਹ ਨਾ ਇੱਥੇ ਉਹਨਾਂ ਨੂੰ ਕੀ ਹੋਇਆ ਸੀ, ਵੀ ਆਪਣਾ ਜਦੋਂ ਸਿੱਧੂ ਨੇ ਦੋ ਹਜ਼ਾਰ ਉੱਨੀ ਦੇ ਮਤਲਬ ਉੱਨੀ ਦੀਆਂ ਆਮ ਚੌਣਾਂ ਦੌਰਾਨ ਰਾਜਨੀਤਿ ਵਿੱਚ ਪਰ~ ਪਰਵੇਸ ਕੀਤਾ ਤੇ ਉਹਨੇ ਮਤਲਬ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸਨੀ ਦਿਓਲ ਲਈ ਉਹਨੇ ਪ੍ਰਚਾਰ ਕੀਤਾ, ਤੇ ਉਹਨੂੰ ਨਾ ਦਿਓਲਾਂ ਦਾ ਨਜ਼ਦੀਕੀ ਦੱਸਿਆ ਜਾਂਦਾ ਸੀ। ਤੇ ਦਸੰਬਰ ਦੋ ਹਜ਼ਾਰ ਵੀਹ ਵਿੱਚ ਕਿਸਾਨ ਪ੍ਰਦਰਸਨਾਂ ਦੌਰਾਨ ਕਿਸਾਨ ਯੂਨੀਅਨਾਂ ਨੇ ਵ~ ਮਤਲਬ ਵਿਰੋਧ ਪ੍ਰਦਰਸਨਾਂ ਵਿੱਚ ਭਾਜਪਾ ਤੇ RSS ਦੇ ਨਾਲ ਉਸਦੇ ਮਤਲਬ ਸੰਬੰਧ ਦਿਖਾਉਣ ਲਈ ਤੇ ਪ੍ਰਧਾਨ ਮੰਤਰੀ ਨੰਰੇਂਦਰ ਮੋਦੀ ਤੇ ਸਨੀ ਦਿਓਲ ਦੇ ਨਾਲ ਜਿਹੜੀਆਂ ਸਿੱਧੂ ਦੀਆਂ ਤਸ਼ਵੀਰਾਂ ਸੀ ਉਹਨਾਂ ਦੀ ਵਰਤੋਂ ਕੀਤੀ ਤੇ ਇਸ ਦਾਅਵੇ ਦਾ ਮਤਲਬ ਬਾਅਦ ਵਿੱਚ ਸਿੱਧੂ ਨੇ ਖੰਡਨ ਕੀਤਾ ਸੀ ਤੇ ਉਹਨੇ ਕਿ ਮਤਲਬ ਕਿਸਾਨ ਯੂਨੀਅਨਾਂ ਨੇ ਸਿੱਧੂ ਤੇ gangster ਤੋਂ ਕਾਰਕੂਨ ਬਣੇ ਲੱਖਾਂ ਸਿਧਾਣਾਂ ਦੀ ਜਿਹੜੀ ਸੀ ਉਹ ਕਿਸਾਨ ਗਣਤੰਤਰ ਦਿਵਸ ਪਰਡੇਅ parade ਦੌਰਾਨ ਲਾਲ ਕਿਲ੍ਹੇ ਤੇ ਦੰਗਾ ਭੜਕਾਉਣ ਤੇ ਧਾਰਮਿਕ ਝੰਡਾ ਲਹਰਾਉਣ ਦਾ ਦੋਸ਼ ਲਗਾਇਆ ਸੀ ਦੀਪ ਸਿੱਧੂ ਦੇ ਉੱਤੇ, ਉਹ ਕਹਿੰਦੇ ਸੀ ਕਿ ਇਹ ਜਿਹੜਾ ਸੀ ਉਹ ਮਤਲਬ ਕਿ ਲੋਕਾਂ ਨੂੰ ਭੜਕਾਉਂਦਾ ਆ, ਤੇ ਦੰਗੇ ਕਰਵਾਉਂਦਾ ਆ, ਤੇ ਪਰ ਪੁਲਿਸ ਨੇ ਸਿੱਧੂ ਦੇ ਸਿਧਾਣਾਂ ਤੇ ਵੀ case ਠੋਕਿਆ ਇਸ ਕਰਕੇ ਕਿ ਉਹ ਜਿਹੜਾ ਸੀ ਦੋਵੇਂ ਰਲੇ ਹੋਏ ਸੀ। ਤੇ ਪੁਲਿਸ ਦੁਆਰਾ ਮੁੱਢਲੀ ਜਾਂਚ ਵਿੱਚ ਉਹਨਾਂ ਨੇ ਇਹ ਬਿਆਨ ਵਿੱਚ ਕਿਹਾ ਕਿ ਦਿੱਲੀ ਪੁੱਲਿਸ ਤੇ ਪ੍ਰਦਰਸਨਕਾਰੀ ਸੰਗਠਨਾਂ ਦੇ ਨੇਤਾਵਾਂ ਵਿਚਕਾਰ ਸਮਝੌਤੇ ਨੂੰ ਤੋੜਨ ਲਈ ਇੱਕ ਪੂਰਵ ਸੰਕਲਪਿਤ ਤੇ ਚੰਗੀ ਤਰ੍ਹਾਂ ਤਾਲਮੇਲ ਵਾਲੀ ਯੋਜਨਾ ਸੀ,

ਠੀਕ ਆ, ਮਤਲਬ ਕਿ ਗ਼ਲਤ ਸਾਬਿਤ ਕਰਦੇ ਸੀ ਹਨਾ,

ਤੇ ਫਿਰ ਅਹ ਲਾਲ ਕਿਲ੍ਹੇ ਤੇ ਜਿਹੜੀ ਹਿੰਸਾ ਹੋਈ ਸੀ ਉਹਦੇ ਸੰਬੰਧ ਵਿੱਚ ਪੁੱਲਿਸ ਨੇ ਕੀ ਕੀਤਾ ਸੀ?

ਜਦੋਂ ਸਿੱਧੂ ਨਾ ਨੋਂ ਫਰਵਰੀ ਦੋ ਹਜ਼ਾਰ ਇੱਕੀ ਨੂੰ, ਲਾਲ ਕਿਲ੍ਹੇ ਤੇ ਹਿੰਸਾ ਨਾਲ ਸੰਬੰਧਤ ਇੱਕ ਪੁੱਲਿਸ case ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਸਿੱਧੂ ਨੇ ਮਾਮਲੇ ਵਿੱਚ ਆਪਣੇ ਨਿਰਦੋਸ਼ ਹੋਣ ਦੀ ਦਲੀਲ ਦਿੱਤੀ, ਤੇ ਉਹਨੇ ਦਾਅਵਾ ਕੀਤਾ ਕਿ ਉਹ ਕਿਸੇ ਵੀ ਹਿੰਸਾ ਦੇ ਵਿੱਚ ਜਿਹੜਾ ਉਹ ਸ਼ਾਮਿਲ ਨਹੀਂ ਆਂ, ਤੇ ਨਾ ਹੀ ਉਹਨੇ ਦੂਜਿਆਂ ਨੂੰ ਭੜਕਾਇਆ ਵਾ, ਤੇ ਸਿੱਧੂ ਨੇ ਦਾਅਵਾ ਵੀ ਕੀਤਾ ਆ ਕਿ ਉਹ ਜਿਹੜਾ ਸੀ ਉਹ ਬੜੇ ਹੀ ਸ਼ਾਂਤਮਈ ਢੰਗ ਨਾਲ ਅਹ ਵਿਰੋਧ ਕਰਨ ਤੇ ਆਪਣੇ ਅਧਿਕਾਰ ਦੀ ਵਰਤੋਂ ਕਰ ਰਿਹਾ ਸੀ? ਤੇ ਉਹਨੂੰ ਜਿਹੜਾ ਉਹ ਫਸਾਇਆ ਜਾ ਰਿਹਾ ਹੈ ਕਿਉਂਕਿ ਗ਼ਲਤ ਸਮੇਂ ਤੇ ਗ਼ਲਤ ਜਗ੍ਹਾ ਤੇ ਮੌਜੂਦ ਇੱਕ ਪ੍ਰਸਿੱਧ ਚਿਹਰਾ ਸੀ ਉਹ ਤੇ ਇਸ ਕਰਕੇ ਉਹਨੂੰ ਫਸਾਇਆ ਸੀ, ਤੇ ਉਹਦੀ ਜਿਹੜੀ ਜਮਾਨਤ ਦੀ ਅਰਜ਼ੀ ਆ ਮੰਨਜ਼ੂਰ ਹੋਣ ਤੋਂ ਬਾਅਦ, ਉਹਨੂੰ ਭਾਰਤੀ ਪੁਰਾਤੱਤਵ ਸਰਵੇਖਣ ਦੁਆਰਾ ਦਾਇਰੇ ਕੀਤੇ ਗਏ ਪੁਲਿਸ case ਵਿੱਚ ਦੂਜੀ ਵਾਰ ਗ੍ਰਿਫਤਾਰ ਕੀਤਾ ਗਿਆ ਸੀ, ਤੇ ASI ਨੂੰ ਨੇ ਮਤਲਬ ਸਿੱਧੂ 'ਤੇ ਦੰਗਾਕਾਰੀਆਂ ਦੁਆਰਾ ਸਮਾਰਕ ਨੂੰ ਨੁਕਸਾਨ ਪਹੁੰਚਾਉਣ ਤੇ ਭੰਨਤੋੜ ਕਰਨ ਦਾ ਜਿਹੜਾ ਦੋਸ਼ ਲਾਇਆ ਸੀ, ਮਤਲਬ ਝੂਠੇ ਕਹਿ ਸਕਦੇ ਹਾਂ ਵੀ ਝੂਠੇ ਇਲਜ਼ਾਮ ਲਾਏ ਉਹ ਤੇ ਇੱਕ ਹਿਸਾਬ ਦੇ ਤੇ

ਤੇ ਉਹਦੇ ਮਤਲਬ ਵਕੀਲ ਨੇ ਜਮਾਨਤ ਤੋਂ ਬਾਅਦ ਦੂਜੀ ਗ੍ਰਿਫ਼ਤਾਰੀ ਨੂੰ ਗੈਰ ਸਵਿਧਾਨਕ ਕਰਾਰ ਦਿੱਤਾ ਤੇ ਉਹਨੂੰ ਛੋਲਾਂ ਅਪ੍ਰੈਲ ਦੋ ਹਜ਼ਾਰ ਇੱਕੀ ਨੂੰ ਜਮਾਨਤ ਤੇ ਰਿਹਾ ਕੀਤਾ ਗਿਆ ਸੀ, ਤੇ ਸਤੰਬਰ ਵਿੱਚ ਸਿੱਧੂ ਨੇ, ਵਾਰਿਸ ਪੰਜਾਬ ਦੀ ਇੱਕ ਸਿਆਸਤੀ ਜੱਥੇਬੰਦੀ ਬਣਾਈ ਜੋ ਕਿ ਕੇਂਦਰ ਸਰਕਾਰ ਤੋਂ ਕਿਸਾਨਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਲਈ ਕੰਮ ਕਰੇਗੀ, ਤੇ ਆਪਣੀ ਮੌਤ ਤੋਂ ਪਹਿਲਾਂ ਉਹਨੇ ਸੱਜੇ ਪੱਖੀ ਆਗੂ ਜਿਹੜਾ ਸਿਮਰਨਜੀਤ ਸਿੰਘ ਮਾਨ ਆ, ਤੇ ਸ਼੍ਰੋਮਣੀ ਅਕਾਲੀ ਦਲ ਲਈ ਪ੍ਰਚਾਰ ਕੀਤਾ ਸੀ। ਹਾਂਜੀ ਹਾਂਜੀ ਉਹਨਾਂ ਨੇ ਉਹਨਾਂ ਲਈ, ਉਹਨਾਂ ਦਾ ਪ੍ਰਚਾਰ ਵੀ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ ਨਾਲ ਮਿਲਕੇ

ਹਾਂਜੀ ਤੇ ਮੈਂ ਸੁਣਿਆ ਇਹਨਾਂ ਦੀ ਜਿਹੜੀ ਮੌਤ ਹੋਈ ਹੈ ਮੌਤ ਨੀ ਸੀ ਉਹ ਸ਼ਹੀਦੀ ਸੀ ਕਿਉਂਕਿ ਕਿਸੇ ਨੇ ਜਾਣਬੁੱਝ ਕੇ ਮਾਰਿਆ ਸੀ accident ਕਰਵਾਇਆ ਸੀ

ਤੁਸੀਂ ਕੀ ਕਹਿੰਦੇ ਹੋ ਕਿ ਕੀ

ਲਿਖਿਆ ਪੜ੍ਹੀਏ ਤੇ ਉਹਦੇ ਵਿੱਚ ਤਾਂ ਇਹ ਇਹਨਾਂ ਨੇ ਕਿਹਾ ਵਾ ਕਿ ਮਤਲਬ ਇਹ ਜਿਹੜਾ ਆ ਉਹ ਇੱਕ accident ਹੋਇਆ ਸੀ ਕਾਰ ਨੂੰ ਟਰੱਕ ਨੇ ਟੱਕਰ ਮਾਰੀ ਸੀ, ਤੇ ਪਰ ਜੇ ਤੁਸੀਂ ਮੇਰੇ ਮੇਰੀ ਜ਼ੁਬਾਨੀ ਸੁਣੋ, ਤੇ ਮੈਂ ਤੇ ਇਹ ਕ~ ਕਹਿੰਦੀ ਹਾਂ ਜਿੱਦਾਂ ਹੁਣ ਸਾਰੀ ਦੁਨੀਆਂ ਹੀ ਕਹਿ ਰਹੀ ਆ, ਕਿ ਜਿਹੜਾ ਦੀਪ ਸਿੱਧੂ ਆ ਉਹਨੂੰ ਧੌਖੇ ਨਾਲ ਮਰਵਾਇਆ ਗਿਆ ਵਾ ਉਹਦੇ 'ਚ ਸਰਕਾਰ ਦਾ ਬਹੁਤ ਵੱਡਾ ਹੱਥ ਆ ਉਹਦੀ ਮੌਤ ਦੇ ਵਿੱਚ ਉਹਨਾਂ ਨੇ ਜਾਣਬੁਝ ਕੇ ਉਹਨੂੰ ਮਰਵਾਇਆ ਕਿਉਂਕਿ ਸਰਕਾਰ ਨੂੰ ਪਤਾ ਸੀ ਕਿ ਸਾਰੇ ਜਿਹੜੇ ਨੌਜਵਾਨ ਪੀੜ੍ਹੀ ਆ ਉਹ ਸਾਰੇ ਹੁਣ ਦੀਪ ਸਿੱਧੂ ਵੱਲ ਆ, ਤੇ ਉਹਨਾਂ ਨੇ ਮਤਲਬ ਉਹਦੀ ਸਰਕਾਰ ਦੀ ਤੇ ਗੱਲ ਮੰਨਣੀ ਨੀ ਤੇ ਇਸ ਕਰਕੇ ਸਰਕਾਰ ਡਰ ਗਈ ਸੀ ਕਿ ਸਾਡੇ ਹੱਥੋਂ ਕੁਰਸੀ ਨਾ ਚਲੇ ਜਾਏ ਤੇ ਇਹ ਚੱਕਰ 'ਚ ਉਹਨਾਂ ਨੇ ਮਰਵਾਇਆ ਉਹਨੂੰ। ਹਾਂਜੀ ਹਾਂਜੀ ਤੇ ਪੰਦਰਾਂ ਫਰਵਰੀ ਨੂੰ ਦੋ ਹਜ਼ਾਰ ਬਾਈ ਵਿੱਚ ਮਰਵਾ ਦਿੱਤਾ ਸੀ ਸਾਲ ਦੀ ਉਮਰ ਹੀ ਸੀਗੀ ਤੇ ਮਰ ਗਏ ਸੀ ਹਨਾ,

ਜਦੋਂ ਇਹਨਾਂ ਦੀ ਮਤਲਬ ਮੌਤ ਹੋਈ ਸੀ

ਤਾਂ ਮੈਂ ਇਹਨਾਂ ਦੀ ਵੀ ਦੇਖੀਆਂ ਸੀ TV ਵਗ਼ੈਰਾ ਤੇ ਸਭ ਆਇਆ ਸੀ

ਤੇ ਸਾਫ਼ ਪਤਾ ਲੱਗ ਰਿਹਾ ਸੀਗਾ ਕਿ accident ਹੋਇਆ ਨਾ ਕਰਵਾਇਆ ਗਿਆ।

ਚਲੋ ਠੀਕ ਹੈ thank you ਤੁਸੀਂ ਮੈਨੂੰ ਇੰਨੀ ਜਾਣਕਾਰੀ ਦਿੱਤੀ ਦੀਪ ਸਿੱਧੂ ਜੀ ਬਾਰੇ। ਮੇਰਾ ਨਾਮ ਕਿਰਨ ਚੌਧਰੀ ਹੈ ਤੇ ਮੈ ਪੰਜਾਬ ਤੋਂ ਈ belong ਕਰਦੀ ਹਾਂ ਠੀਕ ਹੈ ਜੀ ਇਥੇ ਈ ਮੇਰੀ ਪੜ੍ਹਾਈ ਪੂਰੀ ਹੋਈ ਹੈ ਜੀ ਸਰਕਾਰੀ government school ਤੋਂ ਠੀਕ ਏ ਜੀ ਤੇ ਮੇਰੇ ਪਰਿਵਾਰ ਚ ਅਸੀ ਪੰਜ ਮੈਂ~ ਮੈ ਮੇਰੇ husband ਤੇ ਮੇਰੇ ਸੱਸ, ਸੌਹਰੇ ਮੇਰੇ ਦਿਓਰ ਹੈਗੇ ਏ ਜੀ ਠੀਕ ਏ ਜੀ ਤੇ ਕੀ ਕਹਿੰਨੇ ਆ, ਜਿਹੜੇ ਸਾਡੀ family ਏ ਉਹ ਕਿਸਾਨ family ਤੋਂ belong ਕਰਦੀ ਹਾਂ ਜੀ ਮੈ

ਬਾਕੀ ਜੀ ਜਿਹੜੇ ਮੇਰੇ ਹੱਸ~ ਜਿਹੜੇ ਮੇਰੇ ਪਤੀ ਏ ਉਹ bank 'ਚ ਠੀਕ ਏ ਜੀ ਤੇ ਮੈ ਤੁਹਾਨੂੰ ਆਪਣੇ ਬਾਰੇ ਇੰਨਾ ਈ ਦੱਸਣਾ ਚਾਵਾਂਗੀ ਅੱਗੇ ਮੈ ਤੁਹਾਨੂੰ ਪਰਿਵਾਰ ਦੇ ਕੰਮਾਂ ਬਾਰੇ ਦੱਸਣਾ ਚਾਵਾਂਗੀ ਜਿਹੜੇ ਇਹ ਇੱਕ ਕਹਾਣੀ ਦੱਸਣਾ ਚਾਵਾਂਗੀ ਪ੍ਰਾਚੀਨ ਸਮੇ ਵਿੱਚ ਬੱਚਿਆਂ ਦੇ ਮਨੋਰੰ~ ਮਨੋਰੰਜਨ ਦਾ ਕੰਮ ਪਰਿਵਾਰ ਵਿੱਚ ਈ ਹੁੰਦਾ ਸੀਗਾ ਤੇ ਬਚੇ ਦਾਦਾ ਦਾਦੀ ਤੋਂ ਕਹਾਣੀਆਂ ਸੁਣਦੇ ਸਨ ਤਿਓਹਾਰ ਅਤੇ ਹੋਰ ਮੌਕਿਆਂ ਉੱਤੇ ਪਰਿਵਾਰ ਦੇ ਸਾਰੇ ਮੈਂਬਰ ਇੱਕ ਦੂਜੇ ਦਾ ਮਰ~ ਮਨੋਰੰਜਨ ਕਰਦੇ ਸਨ l

internet ਆਦਿ ਦੇ ਹੱਥਾਂ ਵਿਚ ਚਲਾ ਗਿਆ ਹੈ ਲੋਗ ਸਿਨੇਮਾ ਵਿਚ ਜਾ ਕੇ ਫ਼ਿਲਮਾਂ ਦੇਖ ਕੇ ਘੁੰਮ ਫਿਰ ਕੇ ਆਪਣਾ ਮਨੋਰੰਜਨ ਕਰਦੇ ਸਨ ਇਸ ਤਰ੍ਹਾਂ ਪਰਿਵਾਰ ਦੇ ਮਨੋਰੰਜਨ ਦੇ ਕੰਮ ਵਿੱਚ ਪਰਿਵਾ~ ਪਰਿਵਰਤਨ ਆ ਗਿਆ ਹੈ l ਠੀਕ ਏ ਜੀ ਤੇ ਸਮਾਜਿਕ ਢਾਂਚੇ ਵਿਚ ਪਰਿਵਾਰ ਦਾ ਕੇਂਦਰ ਸਥਾਨ ਹੁਣ ਓਹਦੇ ਬਾਰੇ ਦੱਸਣਾ ਚਾਵਾਂਗੀ ਪਰਿਵਾਰ ਇੱਕ ਸਰਵਵਿਆਪਕ ਸਮੂਹ ਹੈ ਅਤੇ ਇਹ ਹਰੇਕ ਸਮਾਜ ਵਿਚ ਪਾਇਆ ਜਾਂਦਾ ਹੈ। ਠੀਕ ਏ ਜੀ ਇਸਨੂੰ ਸਮਾਜ ਦਾ ਪਹਿਲਾਂ ਸਮੂਹ ਵੀ ਕਿਹਾ ਜਾਂਦਾ ਹੈ ਜਿਸ ਕਾਰਨ ਸਮਾਜ ਦਾ ਪੂਰਾ ਢਾਂਚਾ ਪਰਿਵਾਰ ਉੱਤੇ ਨਿਰਭਰ ਕਰਦਾ ਹੈ ਸਮਾਜ ਵਿਚ ਵੱਖ-ਵੱਖ ਭਾਵਾਂ, ਸੰਭਾਵਾਂ ਵੀ ਪਰਿਵਾਰ ਦੇ ਕਾਰਨ ਹੀ ਬਣੀਆਂ ਹਨ ਅਤੇ ਇਸ ਕਾਰਨ ਹੀ ਪਰਿਵਾਰ ਨੂੰ ਸਮਾਜਿਕ ਸੰਚਰਨਾ ਵਿੱਚ ਕੇਂਦਰੀ ਸਥਾਨ ਪ੍ਰਾਪਤ ਹੈ ਪਰਿਵਾਰ ਦੇ ਸਮਾਜਿਕ ਕੰਮਾਂ ਵਿਚ ਤਬਦੀਲੀ ਲਈ ਪ~ ਪਹਿਲਾਂ ਪਰਿਵਾਰ ਬੱਚੇ ਉੱਤੇ ਪੂਰਾ ਨਿਯੰਤਰਣ ਰੱਖਦੇ ਸਨ ਤੇ ਬੱਚੇ ਨੂੰ ਪਰਿਵਾਰ ਦੇ ਕਹਿਣ ਤੋਂ ਬਾਹਰ ਨਹੀ ਜਾਂਦਾ ਸੀਗਾ ਪਰ ਹੁਣ ਨਿਯੰਤਰਣ ਦਾ ਕੰਮ ਸਰਕਾਰ, ਪੁਲਿਸ, ਸੈਨਾ, ਅਦਾਲਤ ਦੇ ਕੋਲ ਚਲਾ ਗਿਆ ਹੈ ਪਹਿਲਾਂ ਪਰਿਵਾਰ ਬੱਚਿਆਂ ਦੀ ਦੇਖ-ਭਾਲ ਅਤੇ ਪਾਲਣ ਪੋਸ਼ਣ ਕਰਦਾ ਸੀਗਾ ਪਰ ਹੁਣ ਬੱਚੇ ਪਰਿਵਾਰ ਵਿੱਚ ਨਹੀ ਬਲਕੀ ਕ੍ਰੈਚਾਂ ਵਿੱਚ ਪਲਦੇ ਹਨ ਹੁਣ ਪਤਨੀ ਆਪਣੇ ਪਤੀ ਦੀ ਦਾਸੀ ਨਹੀ ਬਲਕਿ ਦੋਸਤ ਸਮਝੀ ਜਾਂਦੀ ਹੈ ਜਿਹੜੀ ਉਸ ਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀ ਹੈ ਇਸ ਤਰਾਂ ਪਰਿਵਾਰ ਦੇ ਸਮਾਜਿਕ ਕੰਮਾਂ ਵਿੱਚ ਤਬਦੀਲੀ ਆ ਗਈ ਹੈ ਪਰਿਵਾਰ ਉਤੇ ਉਤਪਾਦਕ ਇਕਾਈ ਵਾਂਗ

ਇੰਨਾ ਉਤਪਾਦਕ ਕਰ ਲੈਂਦਾ ਹੈ ਕਿ ਉਹ ਆਪਣੀਆਂ ਜਰੂਰਤਾਂ ਪੂਰੀਆਂ ਕਰ ਸਕੇ। ਕਿਉਕਿ ਪਰਿਵਾਰ ਦੀਆਂ ਜਰੂਰਤਾਂ ਪੂਰੀਆਂ ਕਰਨ ਵਾਸਤੇ ਪੈਸੇ ਦੀ ਲੋੜ ਹੁੰਦੀ ਹੈ ਜੀ ਇਸ ਲਈ ਪਤੀ ਅਤੇ ਪਤਨੀ ਵੱਧ ਤੋਂ ਵੱਧ ਕੰਮ ਕਰਦੇ ਆ ਤਾਂਕਿ ਉਹ ਪੈਸੇ ਕਮਾ ਸਕੇ ਆਪਣੀਆਂ ਜਰੂਰਤਾਂ ਨੂੰ ਪੂਰੀਆਂ ਕਰ ਸਕਣ ਪਰਿਵਾਰ ਪਤੀ ਪਤਨੀ ਅਤੇ ਉਹਨਾਂ ਦੇ ਬੱਚਿਆਂ ਦੀਆਂ ਜਰੂਰਤਾਂ ਦੀ ਪੂਰਤੀ ਲਈ ਕਾਫੀ ਉਤਪਾਦਕ ਕਰ ਲੈਂਦਾ ਹੈ ਇਹ ਪਰਿਵਾਰ ਦਾ ਕੰਮ ਮਹਤਵਪੂਰਣ ਕੰਮ ਹੈ ਪਰਿਵਾਰ ਦੇ ਧਾਰਮਿਕ ਕੰਮਾਂ ਵਿਚ ਧਾਰਮਿਕ ਕੱਮਾਂ ਵਿੱਚ ਪੁਰਾਣੇ ਸਮਿਆਂ ਵਿਚ ਪਰਿਵਾਰ ਦਾ ਇੱਕ ਮੁੱਖ ਕੰਮ ਪਰਿਵਾਰ ਦੇ ਮੈਂਬਰਾਂ ਨੂੰ ਧਾਰਮਿਕ ਸਿੱਖਿਆ ਦੇਣਾ ਹੁੰਦਾ ਸੀਗਾ ਠੀਕ ਏ ਜੀ ਤੇ ਪਰਿਵਾਰ ਵਿੱਚ ਹੀ ਬੱਚੇ ਨੂੰ ਨੈਤਿਕਤਾ ਅਤੇ ਧਾਰਮਿਕਤਾ ਦੇ ਪਾਠ ਪੜ੍ਹਾਏ ਜਾਂਦੇ ਸਨ ਪਰ ਜਿਵੇਂ ਜਿਵੇਂ ਨਵੀਆਂ ਵਿਗਿਆਨਕ ਖੋਜਾਂ ਅਤੇ ਤਾਂ ਕਾਂਡਾਂ ਸਾਹਮਣੇ ਆਈਆਂ

ਪਹਿਲਾਂ ਲੋਕ ਧਾਰਮਿਕ ਕੰਮ ਲਈ ਕਾਫੀ ਸਮਾਂ ਕੱਢ ਕੇ ਅਹ ਅਮ ਵੈਸੀ ਮਹਤ~ ਅਹ ਕੀ ਕਹਿੰਦੇ ਆ ਧਾਰਮਿਕ ਲਈ ਕਈ ਕਈ ਦਿਨ ਚਲਦੇ ਸਨ ਪਰ ਅੱਜ ਕਲ ਲੋਕਾਂ ਕੋਲ ਧਾਰਮਿਕ ਕੰਮਾਂ ਅਤੇ ਸੰਸਕਾਰਾਂ ਲਈ ਸਮਾਂ ਨਈ ਹੈ ਧਾਰਮਿਕ ਕੰਮਾਂ ਦੀ ਥਾਂ ਹੁਣ ਹੋਣ ਲੱਗ ਪਏ ਹਨ ਹਰ ਕੋਈ ਉਤਸਵਾਂ ਉ~ ਉੱਤੇ ਵੱਧ ਤੋਂ ਵੱਧ ਪੈਸੇ ਖਰਚ ਕਰਨਾ ਚਾਹੁੰਦਾ ਹੈ ਇਸ ਨਾਲ ਪੈਸੇ ਦੀ ਮਹੱਤਤਾ ਤੇ ਧਾਰਮਿਕ ਕ੍ਰਿਆਵਾਂ ਦੀ ਮਹੱਤਤਾ ਘੱਟ ਕੇ ਘੱਟ ਗਈ ਇਸ ਤਰ੍ਹਾਂ ਪਰਿਵਾਰ ਦੇ ਧਾਰਮਿਕ ਕੰਮ ਵੀ ਹੁਣ ਪਹਿਲਾਂ ਨਾਲੋਂ ਘੱਟ ਗਏ ਹੋਏ ਹਨ ਇਕਾਈ ਅਤੇ ਸੰਯੁਕਤ ਪਰਿਵਾਰ ਵਿੱਚ ਅਹ ਰਹਿ ਕੇ ਵਿਅਕਤੀ ਦੇ ਵਿਅਕਤਿਤਵ ਦਾ ਵਿਕਾਸ ਨਹੀ ਹੋ ਸਕਦਾ ਇਸ ਦਾ ਵੱਡਾ ਕਾਰਨ ਇਹ ਹੈ ਕਿ ਉਹ ਆਪਣੀਆਂ ਯੋਗਤਾ ਇਸਤੇਮਾਲ ਨਹੀਂ ਕਰ ਸਕਦਾ, ਉਹ ਕੋਈ ਕੰਮ ਨਹੀਂ ਕਰ ਸਕਦਾ, ਇੱਛਾ ਮੁਤਾਬਕ ਨਾ ਕਰਕੇ ਦੂਜਿਆਂ ਦੀ ਇੱਛਾ ਦੇ ਅਨੁਸਾਰ ਕਰਦਾ ਹੈ ਉਸ ਨੂੰ ਕਿਸੇ ਤਰਾਂ ਦੀ ਅਜਾਦੀ ਨਹੀ ਹੁੰਦੀ ਏ ਇੱਕੋ ਪੱਕ ਇ~ ਇੱਕੋ ਹੁਣ ਕੋਈ ਵੀ ਕੰਮ ਆਪਣੀ ਇੱਛਾ ਨਾਲ ਨਹੀ ਕਰ ਸਕਦਾ ਉਸਨੂੰ ਕਿਸੇ ਤਰਾਂ ਦੀ ਕੋਈ ਅਜਾਦੀ ਨਹੀਂ ਹੈ

ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਖੁੱਲ ਕੇ ਵੀ ਨਹੀ ਬੈਠ ਸਕਦਾ ਇਸੇ ਕਰਕੇ ਉਸਨੂੰ ਆਤਮਵਿਸ਼ਵਾਸ ਦੀ ਕਮੀ ਹੁੰਦੀ ਜਾ ਰਹੀ ਹੈ ਜੀ ਉਹ ਚਾਹੁੰਦੇ ਹਨ ਹੋਏ ਵੀ ਕੋਈ ਕੰਮ ਨਹੀਂ ਕਰ ਸਕਦਾ ਜਿਹੜਾ ਉਸਨੂੰ ਤਾਂ ਪਸੰਦ ਹੈ ਪਰ ਬੁਜ਼ੁਰਗਾਂ ਨੂੰ ਪਸੰਦ ਨਾ ਹੋਵੇ ਇਸ ਤਰਾਂ ਉਸਨੂੰ ਆਪਣੇ ਵਿਅਕਤਿਤਵ ਦਾ ਵਿਕਾਸ ਕਰਨ ਦਾ ਮੌਕਾ ਨਹੀਂ ਮਿਲਦਾ, ਸਾਂਝੇ ਪਰਿਵਾਰ ਵਿਚ ਰਹਿ ਕੇ ਬੰਧਿਸਾਂ ਮਿਲਦੀਆਂ ਹਨ ਆਮ ਤੌਰ ਉੱਤੇ ਸਾਂਝਾਂ ਪਰਿਵਾਰ ਆਪਣੇ ਮੈਬਰਾਂ ਉੱਤੇ ਕੁੱਝ ਬੰਧਿਸਾਂ ਰੱਖਦਾ ਹੈ ਮੈਂਬਰ ਆਪਣੀ ਮਰਜੀ ਨਾਲ ਕੁਛ ਨਹੀ ਕਰ ਸਕਦਾ ਉਹਨਾਂ ਨੂੰ ਕੋਈ ਕੰਮ ਕਰਨ ਵਾਸਤੇ ਆਪਣੇ ਵੱਡਿਆਂ ਤੋਂ ਆਗਿਆ ਲੈਣੀ ਪੈਂਦੀ ਹੈ ਤੇ ਜ਼ਿਆਦਾਤਰ ਮੌਕਿਆਂ ਉੱਤੇ ਉਹਨਾਂ ਨੂੰ ਆਗਿਆ ਨਹੀਂ ਮਿਲਦੀ ਨੌਜਵਾਨ ਨੂੰ ਆਪਣੀ ਮਰਜੀ ਨਾਲ ਪੈਸਾ ਚੁਣਨ ਦੀ ਕੋਈ ਆਗਿਆ ਨਹੀ ਹੁੰਦੀ ਏ ਔਰਤਾਂ ਨੂੰ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਜਾ ਕੇ ਨੌਕਰੀ ਕਰਨ ਜਾਂ ਹੋਰ ਕੰਮ ਕਰਨ ਦੀ ਆਗਿਆ ਨਹੀਂ ਹੁੰਦੀ ਹੈ, ਉਹਨਾਂ ਨੂੰ ਸਾਰੀ ਉਮਰ ਮਰਦਾਂ ਦੇ ਨਿਯੰਤਰਣ ਵਿਚ ਰਹਿਣਾ ਪੈਂਦਾ ਹੈ ਇਸ ਤਰਾਂ ਮੈਂਬਰ ਆਪਣੀ ਸਖ਼ਸੀਅਤ ਦਾ ਵਿਕਾਸ ਵੀ ਨੀ ਕਰ ਸਕਦੇ ਪਰਿਵਾਰ ਵਿਚ ਕੰਮ ਦੀ ਵੰਡ ਵੀ ਹੁੰਦੀ ਏ ਸੰਯੁਕਤ ਪਰਿਵਾਰ ਦੇ ਵਿਚ ਮੈਂਬਰਾਂ ਦੇ ਕੰਮ ਆਪਸ ਵਿਚ ਵੰਡੇ ਹੁੰਦੇ ਹਨ ਇਸ ਇਸ ਕਰਕੇ ਅਸੀਂ

ਉੱਤੇ ਹੁੰਦਾ ਹੈ ਤੇ ਫਿਰ ਉਸ ਦੀ ਪਤਨੀ ਦਾ ਵਿਧਵਾ ਦੀ ਸਥਿਤੀ ਬਹੁਤ ਨੀਵੀਂ ਹੁੰਦੀ ਹੈ ਹਰ ਮੈਂਬਰ ਦੀ ਸਥਿਤੀ ਵੱਖ-ਵੱਖ ਹੁੰਦੀ ਹੈ ਤੇ ਉਸ ਨੂੰ ਆਪਣੀ ਸਥਿਤੀ ਮੁਕ~ ਮੁਤਾਬਕ ਆਪਣੀ ਭੂਮਿਕਾ

ਹੀ ਪ੍ਰਾਪਤ ਹੁੰਦਾ ਹੈ। ਪਰਿਵਾਰ ਉਸਨੂੰ ਸਮੂਹ ਨੂੰ ਕਿਹਾ ਜਾਂਦਾ ਹੈ ਜੋ ਕੰਮ ਸੰਬੰਧਾਂ ਦੇ ਅਧਾਰ ਤੇ ਇਹਨਾਂ ਛੋਟਾ ਤੇ ਸਥਾਈ ਹੁੰਦਾ ਹੈ ਕਿ ਜਿਸ ਵਿਚ ਬੱਚੇ ਦੀ ਉਤਪੱਤੀ ਤੇ ਉਸ ਦਾ ਪਾਲਣ ਪੋਸ਼ਣ ਹੋ ਸਕੇ ਸੰਯੁਕਤ ਪਰਿਵਾਰ ਉਹਨੂੰ ਕਹਿੰਦੇ ਹਨ ਜਿਹੜਾ ਕਿ ਪਰਿਵਾਰ ਜਿਸ ਵਿੱਚ ਜੋ ਜ਼ਿਆਦਾ ਪੀੜੀਆਂ ਤੋਂ ਲੋਕ ਇੱਕ ਹੀ ਜਗ੍ਹਾ ਤੇ ਰਹਿੰਦੇ ਹਨ ਅਤੇ ਇੱਕ ਹੀ ਜਗ੍ਹਾ ਖਾਣਾ ਪੀਣਾ ਹੋ ਹੋ ਉਸ ਨੂੰ ਸੰਯੁਕਤ ਪਰਿਵਾਰ ਕਿਹਾ ਜਾਂਦਾ ਹੈ, ਉਹ ਪਰਿਵਾਰ ਜਿਸ ਵਿਚ ਸਾਰੇ ਅਧਿਕਾਰ ਪਿਤਾ ਦੇ ਹੱਥ ਵਿਚ ਹੋਣ ਪਰਿਵਾਰ ਪਿਤਾ ਦੇ ਨਾਮ ਤੇ ਚਲਦਾ ਹੋਵੇ ਅਤੇ ਪਰਿਵਾਰ ਉੱਤੇ ਉੱਪਰ ਪਿਤਾ ਦਾ ਪੂਰਾ ਨਿਯੰਤਰਣ ਹੋਵੇ ਉਸਨੂੰ ਪਿਤ੍ਰ ਪਰਿਵਾਰ ਕਿਹਾ ਜਾਂਦਾ ਹੈ ਉਹ ਪਰਿਵਾਰ ਜਿੱਥੇ ਸਾਰੇ ਅਧਿਕਾਰ ਮਾਤਾ ਦੇ ਹੱਥ ਵਿਚ ਹੋਣ ਅਤੇ ਪਰਿਵਾਰ ਮਾਤਾ ਦੇ ਨਾਮ ਉੱਤੇ ਚਲਦਾ ਹੋਵੇ ਅਤੇ ਪਰਿਵਾਰ ਉਪਰ ਮਾਤਾ ਦਾ ਨਿਯੰਤਰਣ ਹੋਵੇ, ਉਸ ਨੂੰ ਮਾਤ੍ਰਿਕ ਪਰਿਵਾਰ ਕਿਹਾ ਜਾਂਦਾ ਹੈ। ਤੇ ਕੀ ਕਹਿੰਦੇ ਏ ਤੁਹਾਡੇ ਇਹ ਪਹਿਲਾਂ ਪਰਿਵਾਰ ਦਾ ਸਭ ਤੋਂ ਮਹੱਤਵਪੂਰਨ ਕੰਮ ਹੈ ਕਿ ਪ~ ਪਰਿਵਾਰ ਅਹ ਹੀ ਆਪਣੇ ਮੈਂਬਰਾਂ ਲਈ ਭੋਜਨ ਦਾ ਪ੍ਰਬੰਧ ਕਰਦਾ ਹੈ ਅਤੇ ਉਹਨਾਂ ਦੇ ਲਈ ਜੀਵਨ ਜੀਣਾ ਆਸਾਨ ਬਣਾਉਂਦਾ ਹੈ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 ਪਰਿਵਾਰ ਪਹਿਲੀ ਸੰਸਥਾ ਹੈ ਜਿੱਥੇ ਇੱਕ ਬੱਚਾ ਸਮਾਜਿਕ ਵਿਵਹਾਰਿਕ ਦੀ ਪਹਿਲੀ ਸਿੱਖਿਆ ਪ੍ਰਾਪਤ ਕਰਦਾ ਹੈ ਪਰਿਵਾਰ ਬੱਚੇ ਨੂੰ ਦੱਸਦਾ ਹੈ ਕਿ ਸਮਾਜ ਵਿਚ ਇਹ ਕਿਸ ਤਰਾਂ ਰਹਿਣਾ ਹੈ ਅਤੇ ਕਿਸ ਤਰਾਂ ਉਸ ਨੂੰ ਪ੍ਰਭਾਵ ਪਾਉਂਦਾ ਹੈ ਲੋਕ ਪੱਛਮੀ ਪ੍ਰਭਾਵ ਦੇ ਅਧੀਨ ਆ ਕੇ ਪੱਛਮੀ ਸੰਸਕ੍ਰਿਤੀ ਨੂੰ ਅਪਣਾ ਰਹੇ ਹਨ ਕਿਸੇ ਕਾਰਨ ਉਹ ਆਪਣੇ ਸਾਂਝਾਂ ਪਰਿਵਾਰ ਨੂੰ ਛੱਡ ਕੇ ਆਪਣੇ ਕੇਂਦਰੀ ਪਰਿ~ ਪਰਿਵਾਰ ਬਸਾ ਰਹੇ ਹਨ ਪਰਿਵਾਰ ਆਪਣੇ ਆਪ ਵਿਚ ਤੰਤਰ ਇਕਾਈ ਹੈ ਕਿਉਕਿ

ਵਿਚ ਆ ਸਕਦਾ ਹੈ ਅਤੇ ਹਰ ਕੋਈ ਸਮਾਜ ਵਿਚ ਹੀ ਰਹਿਣਾ ਪਸੰਦ ਕਰਦਾ ਹੈ ਬੱਚਿਆਂ ਦਾ ਪਾਲਣ ਪੋਸ਼ਣ ਪਰਿਵਾਰ ਦਾ ਇੱਕ ਮਹੱਤਵਪੂਰਨ ਕੰਮ ਹੈ ਕਿਉਂਕਿ ਪਰਿਵਾਰ ਹੀ ਬੱਚਿਆਂ ਦੀਆਂ ਸਾਰੀਆਂ ਜਰੂਰਤਾਂ ਦੀ ਪੂਰਤੀ ਕਰਦਾ ਹੈ

ਘਰ ਦਿ ਹੈ ਜਿਵੇਂ ਪਾਣੀ ਵਿਛ ਕੋਈ ਮਿੱਟੀ ਵਿਚ ਪੰਮਬੀ ਰਲਾ ਦੇਵ ਓਟਾਯਾ ਕਾਂਡ ਪ੍ਰੋਲੇ ਪ੍ਰੋਲਿਆਂ ਜਾ ਹਾਰ੍ਯ ਆਪ ਡੇ ਬਣਾਏ ਊਬਰਦੇ ਚਿਕਾਰਦੇ ਲਾਏ ਜਾ ਸਕਦੈ ਹਨ ਆਏ ਸ਼ਿਕਾਰ ਵੇਖਣ ਵਿਚ ਪਾਵਈ ਜਯੱਦ ਤੇ ਵਡੂਲ ਲੱਗਦੈ ਹਨ ਪਾਰ ਕੋ ਕਿ ਲੋਗ ਕਲਾ ਐਕ ਪੀਰੀ ਦੀ ਡੋਜੀ ਪੀਰੀ ਤੂੰ ਬਿਨਾ ਕਿਸੀ ਉਚਾਈ ਚ ਬੇ ਸਿਕਦੀ ਹੋਏ ਹੈ ਇਸ ਲਈ ਆਏ ਚਿਤਰ ਅਚੀਤ ਮਨ ਦੀ ਸਰਜਨ ਹੋਂਦੇ ਹਾਂ ਪੰਜਾਬ ਦੀ ਲੋਕ ਕਲਾ ਬੀਚ ਬਾਗ਼ ਅਹਾਟੀ ਫੁਲਕਾਰੀ ਦੀ ਕਰਹਿ ਵੀ ਵਸ਼ੇਸ਼ ਥਾ ਰਾਇ ਹੈ ਬਾਗ਼ ਦੀ ਕਰਹਿ ਲੋਕ ਕਲਾ ਦੀ ਵਸ਼ੀਸ਼ ਮੰਨੀ ਗਈ ਹੈ ਰੰਗਾਯੀ ਕੀਤੀ ਕੰਧਾਰ ਓਟਟੀ ਚੋਥ ਤਿਕੋਨੀ ਚੇ ਕਾਲੀਏ ਅਠ ਕਾਲੀਏ ਚੋਪੜ ਡੇ ਖੰਡੀਆਂ ਵਾਲੀ ਨਾਮੋਨੀ ਨੂੰ ਇਸ ਤਰਾਹ ਵਯੋਤ ਕ ਰੰਗ ਬਿਰੰਗੇ ਸਿਤਾਰਿਆਂ ਨਾਲ ਕਰੇਇ ਕੀਤੀ ਜਾਂਦੀ ਸੀ ਕਿ ਕਾਪੜੀ ਦੀ ਕਰਾਈ ਤੂੰ ਬਿਨਾ ਕੋਈ ਖਾਲੀ ਥਾ ਨੀ ਕਰੈ ਲਈ ਘੋੜੀ ਰੰਗ ਦਾ ਰੇਸ਼ਮੀ ਦਾਗ਼ ਵਰਤਿਆ ਜਾਂਦਾ ਸੀ ਬਾਗ਼ ਦੀ ਕਰੈ ਮੁਕੰਮਲ ਕਰਨ ਸਾਮੀ ਥੋੜੀ ਜੀ ਖਾਲੀ ਚੈਟ ਤੇ ਕਾਲੀ ਢੰਗ ਨਾ ਇਕ ਮਿੱਟੀ ਡੁਕੀ ਗਾਦ ਦਿਤੀ ਜਾਂਦੀ ਸੀ ਤਾ ਕਿ ਕਦਾਈਂ ਡੇ ਨਾਮੋਨੀਆਂ ਨੂੰ ਇਕ ਕਿਸੀ ਦੀ ਨਜ਼ਰ ਨਾ ਲੱਗੀ ਫੁਲਕਾਰੀ ਦੀ ਕਰਹਿ ਰੰਗ ਫੁਲਕਾਰੀ ਦੀ ਕਰਹਿ ਰੰਗ ਖੱਦਰ ਡੇ ਕਾਪੜੀ ਟੀ ਬੋਟੀਆਂ ਡੇ ਨੋਮਾਨ੍ਯ ਵੱਜੋਂ ਅੱਟੀ ਕਾਪੜੀ ਡੇ ਪੁਦਿ ਪਾਸ ਕੀਤੀ ਜਾਂਦੀ ਸੀ ਫੁਲਕਾਰੀ ਦਾ ਹੁਨਰ ਲੋਕ ਕਲਾ ਦੀ ਸਿਖਰ ਮਾਨ੍ਯ ਜਾਂਦਾ ਹੈ ਫੁਲਕਾਰੀ ਡੇ ਕਈ ਨਾਮੋਨੀ ਪ੍ਰਚੂਲੈਟ ਹਾਂ ਜਿੰਨਾ ਵਿਚ ਚੋਪ ਸੁਧਾਰ ਤਿਲ ਪਾਤਰ ਅੱਟੀ ਮਿਲਕ ਆਦਿ ਪ੍ਰਸਿੱਧ ਹਨ ਚੋਕ ਡੀ ਅਤਿ ਆ ਢੋਵੀ ਕਿਸਮ ਦੀ ਫੁਲਕਾਰੀਆਂ ਨਾਨਕੀ ਲੜਕੀ ਲਈ ਨਾਨਕ ਸ਼ਕ਼ ਡੇ ਰੂਪ ਵਿਚ ਲਈ ਕ ਊਂ ਲਈ ਸਨ ਚੋਪ ਸੁਧਾਰਾਂ ਫੁਲਕਾਰੀ ਨਾਲੋਂ ਕੁਛ ਵੱਡੀ ਹੁੰਦੀ ਹੈ ਤੇ ਇਸ ਦੀ ਕਰਹਿ ਕੁਛ ਖਾਸ ਗੁੰਦਾਂ ਦਾਲ ਟੋਪੀ ਨਾਲ ਕੀਤੀ ਜਾਂਦੀ ਸੀ

ਸੁਬਾਰ ਵਿਆਹ ਵਿਚ ਫੇਰੀਆ ਹਾਮੀ ਲਾੜੀ ਆਪਣੀ ਸਰ ਉਪਰ ਲੈਂਦੀ ਸੀ ਤਿਲ ਪਾਤਰ ਧਰਮ ਕਿਸਮ ਦੀ ਫੁਲਕਾਰੀ ਮਨੀ ਗਈ ਹੈ ਕ਼ ਕਿ ਇਸ ਦੀ ਕਰੈ ਧਾਰਨ ਅਤਿ ਵੀ ਵਿਰਲੈ ਨਾਮਾਨ੍ਯ ਵਾਲੀ ਹੈ ਨੀਮ ਕਾਬਾਂਗੀ ਦੀ ਫੁਲਕਾਰੀ ਨੀਲੀ ਰੰਗ ਡੇ ਖੱਦਰ ਟੀ ਪੀਲੀ ਆ ਲਾਲ ਰੰਗ ਡੇ ਢੰਗ ਨਾਲ ਕੇਤੀ ਕਰਹਿਨੂੰ ਕਹਿੰਦੈ ਹਨ ਨੀਲੇ ਰੰਗ ਦੀ ਪਾਹ ਮਨ ਕਾਰਨ ਵੀ ਇਸ ਨੂੰ ਮਿਲਕ ਕਿਹਾ ਜਾਂਦਾ ਹੈ ਸ਼ਾਮ ਫੁਲਕਾਰੀ ਕਰਹਿ ਸ਼ੀਸ਼ੇ ਡੇ ਟੁਕੜੀ ਲਾ ਕ ਕੀਤੀ ਜਾਂਦੀ ਸੀ ਫੁਲਕਾਰੀ ਦੀ ਕਰਹਿ ਵਿਚ ਖੁਮਬਾਤ ਪੱਗ ਦਾ ਵਸ਼ੀਸ਼ ਸਥਾਨ ਹੈ ਖੁਮਬਾਤ ਬਾਗ਼ ਦੀ ਕਰਹਿ ਤਿਕੋਨੀ ਨਾਮੋਨੀ ਵਿਚ ਸਰ ਅਤਿ ਮਾਥੈ ਉਪਰ ਊਂ ਵਾਲੀ ਹਿੱਸੀ ਕੀਤੀ ਹੁੰਦੀ ਹੈ ਫੁਲਕਾਰੀ ਕਰੈ ਦੀਆਂ ਸਾਰੀ ਵੰਨਗੀਆਂ ਹੀ ਖੱਦਰ ਤੇ ਕਾਪੜੀ ਨਾਲ ਸੰਬੰਧ ਰੱਖਦਿਆਂ ਹਨ ਸਾਧਾਰਨ ਖੱਦਰ ਤੂੰ ਬਿਨਾ ਲਾਲ ਰੰਗ ਦਾ ਮੁਲਾਇਮ ਖੱਦਰ ਵੀ ਇਸਤਮਾਲ ਕੀਤਾ ਜਾਂਦਾ ਸੀ ਜਿਸ ਨੂੰ ਹਾਲਵਾਂ ਕਿਹਾ ਜਾਂਦਾ ਸੀ ਕਰਹਿ ਲਈ ਰੰਗ ਦਾ ਰੇਸ਼ਮੀ ਢੰਗ ਦੀ ਵਰਤ ਕੀਤੀ ਜਾਂਦੀ ਸੀ ਜੁ ਕ ਸਾਮੀ ਵਿਚ ਪੰਜਾਬ ਫੁਲਕਾਰੀ ਕਰੈ ਡੇ ਕਾਪੜੀ ਦੀ ਵੰਡੀ ਵਿਚ ਕਾਫੀ ਤਬਦੀਲੀ ਅਗਾਯੀ ਹੈ ਬਾਜ਼ ਫੁਲਕਾਰੀ ਲੋਕ ਕਲਾ ਤੂੰ ਇਲਾਵਾ ਪੰਜਾਬ ਦੀਆਂ ਲੋਕ ਕਲਾਵਾਂ ਵਿਚ ਦਰਿਆ ਨਾਲ ਨਾਲੀਆਂ ਨਾਵਾਰ ਅਤਿ ਖੇਸੀਆਂ ਦੀ ਬੁਣਤੀ ਗਿਣਿਆ ਜਾਂਦੀਆਂ ਹੁਣ ਦਰਿਆ ਤੇ ਨਾਵਾਰ ਇਸਤਰੀਆਂ ਅੱਡੀ ਬਣਾ ਹੁਣ ਅਤਿ ਖੀਸਿਯਾ ਖਾਦੀ ਟੀ ਬੰਦਿਆਂ ਹੁਣ ਜਾਂਦੀਆਂ ਹਨ ਨਾਲੀ ਛੋਟੀ ਅੱਡੀ ਟੀ ਕਮੀਆਂ ਨਾਲ ਬੁਨੀ ਜੰਡੀ ਹਨ ਨਾਲੀਆਂ ਦੀ ਬੁਣਤੀ ਅਤਿ ਦਰਿਆ ਦੀ ਬੁਣਤੀ ਵਿਚ ਪਾਏ ਟੀ ਐਕ ਤਰਾਹ ਡੇਰੰਗਦਾਰ ਨਾਮੋਨੀ ਪੰਜਾਬ ਦੀ ਲੋਕ ਕਲਾ ਦਾ ਅਮੀਰ ਖ਼ਜ਼ਾਨਾ ਹਨ ਅਜੋਕੀ ਸਾਮੀ ਵਿਚ ਵੱਡੀਆਂ ਹੋਏ ਲੋੜ ਨੂੰ ਮਾਨੁਖ ਮੁਖ ਰੱਖੜੀ ਹੋਏ ਆ ਹਾਯ ਕਾਮ ਮਸ਼ੀਨਾਂ ਰਾਹੀਂ ਹੋਣ ਲੱਗ ਪਾਏ ਹਨ ਪੰਜਾਬ ਦੀਆ ਲੋਕ ਕਾਲਵਾ ਵਿਚ ਪੱਖੀਆਂ ਦੀ ਨਾਮੋਨੀਦਾਰ ਬੁਣਤੀ ਝੋਲੀਯਾਦਾਰ ਮਾਲਾ ਆ ਕੀਤੀ ਕਰੈ ਪਰਣਯੋਬ ਹੈ

ਪੰਜਾਬ ਦੀਆ ਲੋਕ ਕਲਾਵਾਂ ਵਿਚ ਸਾਂਝੀਆਂ ਅਤਿ ਹੋਈਏ ਦੀਆਂ ਮੋਤੀਆਂ ਬਣੋਂ ਦੀ ਵਸ਼ੀਸ਼ ਮਹੱਤਤਾ ਹੈ ਨਵਰਾਤਰੇ ਡੇ ਊਂ ਤੂੰ ਕੁਛ ਦਿਨ ਪਹਿਲਤ ਕੁੜੀਆਂ ਗਿੱਲੀ ਮਿੱਟੀ ਦੀਆਂ ਟਿੱਕੀਆਂ ਰੱਖ ਲੈਂਦੀਆਂ ਹਨ ਪਹਿਲੀ ਨਵਰਾਤਰੀ ਲਈ ਦਿਨ ਇੰਨਾ ਟਿੱਕੀਆਂ ਨੂੰ ਕਾਂਡ ਪਰ ਕੋਈ ਨਾਲ ਕੋਈ ਸਾਂਝੀ ਮਯੀ ਕੋਈ ਬਰੋਟੀ ਦੀ ਮੂਤੀ ਬਣਾ ਕ ਮਿੱਟੀ ਦੀਆਂ ਟਿੱਕੀਆਂ ਨੂੰ ਜੋੜ ਦਿੰਦਿਆਂ ਹਨ ਫੇਰ ਕੁੜੀਆਂ ਆ ਆਥਣ ਵੈਲੀ ਸਾਂਝੀ ਦੇਵੀ ਅਗੈ ਹਰ ਰੂਜ਼